ਕਹਿੰਦੇ ਨੇ ਫ਼ੇਰ ਵੀ ਅੱਠ ਅਠਾਰਾਂ ਉੰਨੀ ਲੱਖ ਰੂਏ

ਉਹ ਵੀ ਆਪਣੇ ਬੱਚਿਆਂ ਨੂੰ IELTS

ਕੋਈ ਨਾ ਕੋਈ ਇੱਦਾਂ ਦਾ ਸਬੱਬ ਲੱਗਜੁਗਾ ਕਿ ਸ਼ਾਇਦ ਸਾਡਾ ਬੱਚਾ ਬਾਹਰ ਅੱਛਾ ਚਲੇ ਵੀ ਜਾਂਦੇ ਨੇ

ਹਨਾ ਇਹ ਵੀ ਹੈਗਾ ਕਿ ਬੱਚੇ ਹਨਾ IELTS ਕਰਕੇ ਇੱਥੇ ਰਹਿੰਦੇ ਨੇ ਫ਼ੇਰ ਵੀ ਕੋਈ ਨਾ ਕੋਈ ਹਿੱਲਾ ਵਸੀਲਾ ਬਣਾ ਲੈਂਦੇ ਨੇ ਹਾਂ ਸਾਡੇ ਪਿੰਡ ਵਿੱਚ ਮਤਲਬ ਮੁੰਡਾ ਵੇਖੋ ਇੰਨਾ ਸੋਹਣਾ ਮੁੰਡਾ ਉਹਦੀ wife ਦੇਖੋ ਉਹ ਮਤਲਬ Canada ਗਈ ਹੋਈ ਹੈ ਉਹ ਇੰਨੀ ਮਤਲਬ ਤੁਸੀਂ ਕਹੋਂਗੇ ਵੀ ਇਹ ਤਾਂ aunty ਆ

ਇਹ ਤਾਂ aunty ਆ ਮੁੰਡਾ ਤਾਂ ਹਜੇ ਜਵਾਕ ਹੀ ਲੱਗਦਾ ਕਿ ਸ਼ਾਇਦ ਇਹਦਾ ਹੀ ਮੁੰਡਾ

band ਵੀ ਬਹੁਤ ਵਧੀਆ ਆਏ ਹੋਏ ਨੇ ਕੁੜੀ ਨੂੰ ਮਤਲਬ ਪੈਸਾ ਸਾਰਾ ਮੁੰਡੇ ਆਲੇ ਨੇ ਲਾਉਣਾ

ਬਾਹਰ ਤਾਂ ਚੱਲ ਗਿਆ ਹੁਣ ਦੇਖਲੋ ਇਹ ਵੀ

ਬੱਚਿਆਂ ਨੂੰ ਹੋਇਆ ਪਿਆ ਹੈ ਅੱਛਾ ਫ਼ੇਰ ਹੁਣ ਬੱਚੇ ਆਪਦੇ ਕਰਨਗੇ ਵੀ ਕੀ ਜਦ ਜਿਹੜੇ ਉਹਨਾਂ ਏ ਨਾਲ ਦੇ ਬੱਚੇ ਨੇ ਜਿੰਨੇ ਵੀ class fellow ਸੀ ਨਾ ਉਹਨਾਂ ਦੇ ਸਾਰੇ ਤਕਰੀਬਨ ਕਨੇਡਾ ਚਲੇ ਗਏ ਹੋਏ ਨੇ

ਕਿਸੇ ਦਾ visa ਆਇਆ ਪਿਆ ਕੋਈ ਲੰਘ ਗਿਆ ਕੋਈ ਚਲੇ ਗਿਆ ਹੁਣ ਉਹ ਕਹਿੰਦੇ ਨੇ ਕਿ ਜਦੋਂ ਸਾਡੇ ਯਾਰ ਦੋਸਤ ਸਾਰੇ ਬਾਹਰ ਗਏ ਹੋਏ ਨੇ ਤਾਂ ਅਸੀਂ ਇੱਥੇ ਕੀ

ਅਸੀਂ ਵੀ ਅਸੀਂ ਵੀ ਬਾਹਰ ਜਾਣਾ ਵੀ ਦੇਖੋ ਦੇਖੀ ਸਾਰੇ ਬੱਚੇ ਹੁਣ ਇੱਦਾਂ ਹੀ ਕਰ ਰਹੇ ਨੇ ਵੀ ਬਾਹਰ ਜਾਣਾ

ਦੇਖ ਕਿ ਦੇਖੋ ਦੇਖੀ ਜਾਈ ਤਾਂ ਜਾਂਦੇ ਪਾਏ ਨੇ ਸਾਰੇ ਤਕਰੀਬਨ ਮੈਂ ਦੇਖਿਆ ਕਿ ਸਾਡੀਆਂ ਤਾਂ ਕੁੜੀਆਂ ਵੀ ਤਿੰਨ ਚਾਰ ਵੀ ਉੱਥੇ ਮਤਲਬ ਕਿ ਕਨੇਡਾ ਚ ਜਾਂ ਉੱਥੇ German ਚ ਵਿਆਹੀਆਂ ਨੇ ਤਕਰੀਬਨ ਉਹਨਾਂ ਦੇ ਬਾਹਰ ਦੇ ਦੇ ਨਾਲ ਅਰ ਉਹਨਾਂ ਨੂੰ phone ਕਰੋ ਉਹ ਕਹਿਣਗੀਆਂ ਵੀ ਅਸੀਂ ਇੰਨੀਆਂ ਦੁਖੀ ਹਾਂ ਬੇਸ਼ਕ ਸਾਡੇ ਕੋਲ ਪੈਸਾ ਹੈ

ਅਰ ਦੋ ਦੇ ਤਿੰਨ ਦੇ husband ਵੀ ਇੱਦਾਂ ਦੇ ਨੇ ਕਿ ਉਹਨਾਂ ਇੰਨਾ ਨਸ਼ਾ ਕਰਦੇ ਨੇ ਇੰਨਾ ਜਿਆਦਾ ਮਤਲਬ ਕਿ ਉਹਨਾਂ ਨੂੰ ਪੀ ਕਿ ਨਸ਼ਾ ਕਰਕੇ ਮਾਰਦੇ ਕੁੱਟਦੇ ਵੀ ਨੇ ਪਰ ਉੱਥੇ ਜਾ ਕਿ ਕਿਸੇ ਨੇ ਦੇਖ

ਬਾਹਰ ਮਹੋਲ ਬੜਾ ਵਧੀਆ ਸਾਰਾ ਕੁਛ ਹੈ ਪਰ ਜਿਹੜੀਆਂ ਕੁੜੀਆਂ ਘਰ ਵਿੱਚ ਨੇ ਉਹਨਾ ਲਈ

ਤੇ ਫ਼ੇਰ ਬਾਹਰ ਜਾ ਕਿ ਕਿਹਨੇ ਦੇਖਣਾ

ਕੋਈ ਨੀ ਦੇਖਦਾ ਹੈਗਾ ਬੱਚੇ ਵੀ ਨੇ ਫ਼ੇਰ ਚਲੋ ਇੰਨਾ ਕੁ ਹੈਗਾ ਕਿ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ free ਹੋ ਰਹੀ ਹੈ ਕਿਉਂਕਿ ਬਾਹਰ ਦੀ ਸਰਕਾਰ ਨੇ ਉਹਨਾਂ ਦੇ ਬੱਚਿਆਂ ਦਾ ਖਰਚਾ

ਤੇ ਉਹ ਆਪ ਹੀ job ਕਰ ਸਕਦੀਆਂ ਨੇ ਫ਼ੇਰ ਅੱਛਾ ਉਥੋਂ ਦੀ ਜਿਹੜੀ ਪੁਲਸ ਹੈ ਉਹ ਵੀ ਇੰਨਾ ਕੁ ਕਰਦੀ ਹੈ ਹੈਗੀ ਹੈ ਕੀ ਜੇ ਉਹ ਜੇ ਕੋਈ ਕੁੜੀ ਆਪਣੇ husband ਤੋਂ ਜਾਂ ਆਪਣੇ ਘਰ ਬਾਰ ਤੋਂ ਕਿਸੇ ਤੋਂ ਵੀ ਤੰਗ ਹੈ ਤੇ ਉੱਥੇ ਜਾ ਕਿ ਇੱਕ ਵਾਰੀ ਕਿਹ ਦੇਵੇ ਉਹ ਦਵਾਰਾ ਉਹ ਬੰਦਾ ਉਹਦੇ ਘਰ ਵੀ ਨੀ

ਭਾਵੇਂ ਉਹਦਾ husband ਹੀ ਹੈ ਪਰ ਉਹ ਉਹਦੇ ਘਰ ਨੀ ਆ ਸਕਦਾ ਜਦ ਤੱਕ ਪੁਲਸ ਤੋਂ ਉਹ ਉਹ ਨਾ ਲੇਗਾ

ਤੇ ਉਹ ਬੰਦਾ ਆ ਕਿ ਉਸਦੇ ਦਰਵਾਜੇ ਅੱਗੇ ਵੀ ਨੀ ਖੜ ਸਕਦਾ ਹੈਗਾ

ਹਾਂ ਬਾਹਰ ਜਾਣ ਕਮਾਉਣ ਵਧੀਆ ਕਮਾਉਣ ਵਧੀਆ ਕਮਾਉਣ ਹਨਾ ਤੇ ਬਾਹਰ ਵੀ ਇੱਦਾਂ ਹੀ ਹੈ ਕਿ ਬੱਚਿਆਂ ਨੂੰ ਕੰਮ ਤਾਂ ਹੁਣ ਮੈਨੂੰ ਲੱਗਦਾ ਨੀ ਕਿ ਇੰਨਾ ਮਿਲ ਰਿਹਾ ਹੈਗਾ

ਸ਼ਿਫਟਾਂ ਨੀ ਲਾ ਕਦੇ ਇੱਦਾਂ ਮਤਲਬ ਕਿ ਸ਼ਿਫਟ ਲਾ ਲਈ ਕਦੇ ਨਾ ਲਾਈ ਬਸ ਉਹਨਾਂ ਨੂੰ ਆਪਣਾ ਖਰਚਾ ਚਲਾ ਰਹੇ ਨੇ ਹਾਂ but ਬਾਹਰ ਆਲੇ ਏਵੇਂ ਹੁੰਦਾ ਬੱਚੇ ਨੂੰ ਅਮ ਮਤਲਬ ਬੱਚਾ ਜਦੋਂ ਬੜਾ ਹੋਣ ਲੱਗਦਾ ਉਹਨੂੰ ਜਦੀ ਕਹਿਣ ਉਹ ਕਰਨ ਹਾਂ ਮਤਲਬ ਇਹ ਬੱਚਾ ਆਪਣੇ ਪੈਰਾਂ ਤੇ ਖੜਾ ਹੋਵੇ

ਹਮ IELTS ਤੇ ਹੁਣ ਇੱਦਾਂ ਪਈ ਕਿ ਸਾਰੇ ਬੱਚੇ ਹੀ IELTS ਕਰ ਜਾ ਰਹੇ ਨੇ

ਮਤਲਬ ਇਹ ਸਮਝਦੇ ਨੇ ਵੀ BA ਆ ਇਹ ਤਾਂ

ਤੇ IELTS ਤੇ ਖਰਚਾ ਕਿੰਨਾ ਆ ਗਿਆ ਸੀ

ਅੱਛਿਆ ਇੰਨਾ ਜਿਡਾ ਮਤਲਬ ਕਿ ਖਰਚਾ ਤੇਰਾ ਏਵੇਂ ਨਾ ਵੀ fees ਵੀ ਕਾਫੀ

ਹਮ ਚਾਲੀ ਹਜ਼ਾਰ ਤਾਂ paper paper ਦਾ ਹੀ ਸੀਗਾ

ਤੇ ਫ਼ਰ ਕਿਹੜੀ country ਜਾਣਾ

ਕਨੇਡਾ ਅੱਛਾ ਤੇ ਕਨੇਡਾ ਤੋਂ ਇਲਾਵਾ ਨੀ ਮੈਨੂੰ ਲੱਗਦਾ ਕਿ Australia ਵਧੀਆ ਨੀ ਹੈਗਾ ਨਹੀ ਮੇਰੇ Canada ਚ ਮੇਰੇ ਜੀਜੂ ਅਰ ਮੇਰੀ sister ਉਹ ਆਂ

ਤੇ ਸਾਡੇ ਵੀ ਇਹ ਹੇ ਹੁਣ ਗਿਆ ਸਾਡੀ ਰਿਸ਼ਤੇਦਾਰੀ ਚ ਮੁੰਡਾ England ਗਿਆ ਕੱਲ ਸੀਗੀ ਉਹਦੀ flight ਤੇ ਉਹਨੇ ਵੀ ਉਹਦੇ ਵੀ band ਆਏ ਹੋਏ ਸੀਗੇ ਪਰ ਉਹਨੇ ਸੋਚਿਆ ਕਿ ਜੇ ਇਹ ਜਿਦਾਂ Canada ਇੰਨੇ ਬੱਚੇ ਜਾਂ ਰਹੇ ਨੇ ਕੀ Canada ਤਾਂ ਹੁਣ ਸਾਰਾ ਤਕਰੀਬਨ ਮੈਨੂੰ ਲੱਗਦਾ ਪੰਜਾਬੀਆਂ ਨਾਲ ਹੀ ਭਰ

ਤੇ ਲੱਗਦਾ ਕੀ ਉਹ ਕਹਿੰਦਾ ਕੀ ਮੈਂ ਨੀ ਕਨੇਡਾ ਜਾਣਾ ਹੈਗਾ ਕਿਉਂਕਿ ਕਨੇਡਾ ਮੈਨੂੰ ਨੀ ਲੱਗਦਾ ਹੈਗਾ ਕੀ ਮੈਂ ਤਾਂ ਕੰਮ ਅਮ ਕੰਮ ਕਰਨ ਜਾਣਾ ਆਪਾਂ ਤੇ ਫ਼ੇਰ ਦੂਸਰੀ countries ਤਕਰੀਬਨ ਬੱਚੇ ਘੱਟ ਨੇ

ਆਪਣੇ ਪੰਜਾਬ ਨੇ ਸਾਰੇ ਕਨੇਡਾ ਹੀ ਜਾ ਰਹੇ ਨੇ ਜਾਂ Australia ਚ ਕੰਮ ਹੈਗਾ ਹੁਣ ਜਾਂ England ਚ ਹੈਗਾ

England ਬੇਸ਼ੱਕ ਪੱਕੇ ਤਾਂ ਨੀ ਹੋ

ਆਪਾਂ ਮਿਹਨਤ ਕਰਕੇ ਪੈਸਾ ਚੱਲ ਇੰਨਾ ਕੁ ਹੈਗਾ ਕਿ ਬੱਚੇ ਹੁਣ ਇਹ ਵੀ ਕਿਹ ਰਹੇ ਨੇ ਕੀ ਉੱਥੇ ਪੈਸਾ ਜੋੜ ਕਿ ਅਸੀਂ ਬਾਅਦ ਵਿੱਚ ਹੋਰ country ਦਾ ਬਣਾ ਲਵਾਂਗੇ

ਕਨੇਡਾ ਅਮ ਜਿਹੜਾ Australia ਉੱਥੇ England ਉਥੇ ਪੱਕੇ ਨੀ ਹੋ ਸਕਦੇ

ਪੱਕਾ ਨੀ ਹੋ ਸਕਦਾ ਤੇ Australia ਇਦਾਂ ਹੈ ਕਿ Australia ਪੈਸਾ ਵੀ ਹੈਗਾ ਹੈ Australia ਪੱਕਾ

ਤੇ England ਤੇ ਮੈਨੂੰ ਲੱਗਦਾ ਕੀ ਹੁਣ ਸਾਰੀ ਪੰਜਾਬ ਸਾਰਾ England ਪਹੁੰਚ ਜਾਣਾ ਇੱਕ ਬੱਚਾ ਘਰ ਚੋਂ ਜਾਂਦਾ

ਸਾਰਾ ਟੱਬਰ passport ਬਣਵਾ ਲੈਂਦਾ ਕਿ ਅਸੀਂ ਵੀ ਚਲੇ ਜਾਣਾ

ਇੱਕ ਬੱਚੇ ਤੇ ਫ਼ੇਰ ਟੱਬਰ passport ਬਣਵਾ ਕਿ ਬੈਠ ਜਾਂਦਾ ਕਿ ਹੁਣ ਬਸ ਹੁਣ ਤਾਂ ਅਸੀਂ

ਹੁਣ ਤੂੰ ਸਾਡੀ ਵਾਰੀ ਤੁੰ ਕਿਹਨੂੰ ਕਿਹਨੂੰ ਲੈਕੇ ਜਾਣਾ ਕਨੇਡਾ ਮੈਂ ਪਹਿਲਾਂ ਆਪਣੇ ਘਰਦਿਆਂ ਨੂੰ ਲੇਕੇ ਜਾਵਾਂਗੀ

ਹਾਂ ਹਮ ਸਾਡੇ ਜੇ ਪਤਾ ਕੀ ਘਰ ਵਿੱਚ ਜੇ ਇੱਕ ਬੱਚਾ ਅਮ ਬੱਚਾ ਗਿਆ ਮੇਰੀ ਦਰਾਣੀ ਦਾ ਬੇਟਾ ਗਿਆ

ਕਨੇਡਾ ਤੇ ਮੇਰਾ ਛੋਟਾ ਕਹਿੰਦਾ ਹੁਣ ਮੰਮੀ ਮੈਂ ਤਾਂ ਹੁਣ ਵੀ ਜਾ

ਕਹਿੰਦਾ ਮੰਮੀ ਉਹਦਾ ਤਾਂ ਉੱਦਾਂ ਹੀ ਲੱਗ ਜਾਂਦਾ ਹੈ

ਹੋਰ ਭਾਵੇਂ ਕੋਈ ਜਾਵੇ ਨਾ ਜਾਵੇ ਕਨੇਡਾ ਚਲੋ ਵਧੀਆ ਕਦੋਂ ਦਾ ਫ਼ੇਰ visa ਆ ਗਿਆ ਤੇਰਾ ਨਹੀ visa ਹਲੇ ਮੇਰਾ ਆਉਣਾ visa ਤਿੰਨ ਮਹੀਨੇ ਬਾਅਦ

ਤਿੰਨ ਮਹੀਨੇ ਬਾਅਦ visa ਆਏਗਾ ਉਸ ਤੋਂ ਬਾਅਦ ਫ਼ੇਰ collage ਵੀ ਦੇਖਣਾ ਪੈਣਾ

ਹੁਣ ਤਾਂ ਚਲੋ ਮੈਂ ਆਪਣੀ ਦੀਦੀ ਅਤੇ ਜੀਜੂ ਤੇ ਸਿੱਟ ਤਾ ਵੀ ਤੁਸੀਂ ਦੇਖਣਾ ਜੋ ਵੀ ਦੇਖਣਾ

ਤੇ ਉਹਨਾਂ ਦੇ ਤੇ ਮਤਲਬ ਕਿ ਉਹਨਾਂ ਦੇ ਕੋਲ ਹੀ ਚੱਲ

ਪਰ ਕਈ ਬੱਚੇ ਇਹ ਵੀ ਹੁੰਦੇ ਨੇ ਕਿ ਜਿਹਨਾ ਦਾ ਉੱ ਥੇ ਕੋਈ ਵੀ ਨੀ

ਉਹ ਵੀ ਉੱਥੇ ਜਾ ਕਿ ਪਰ ਫ਼ੇਰ ਸਾਡੇ ਨਾਲ ਦੇ ਗਏ ਹੋਏ ਨੇ ਦਾ ਉੱਥੇ ਕੋਈ ਵੀ ਨਹੀ ਸੀ ਹੈ ਤੇ ਉਹਨਾਂ ਦੀਆਂ ਦੋ ਬੇਟੀਆਂ ਹੀ ਗਈਆਂ ਸੀਗੀਆਂ ਉਹ ਦੋ ਬੇਟੀਆਂ ਨੇ ਵੇਖਲੋ ਵੀ ਹੁਣ ਅਰ ਉੱਥੇ PR ਹੋਗੀਆਂ ਦੋ ਦੋ ਸਾਲ ਕਰਕੇ ਪੜ੍ਹਾਈ PR ਹੋਗੀਆਂ ਨੇ PR ਹੋਕੇ ਹੁਣ ਉਹ ਆਪਣੀ ਮਤਲਬ job ਹੀ ਕਰਨਗੀਆਂ ਮਤਲਬ ਪੜ੍ਹਾਈ ਨੀ ਕਰਨਗੀਆਂ

ਤੇ ਸੋਹਣਾ ਪੈਸਾ ਭੇਜ ਰਹੀਆਂ ਨੇ ਉਹ ਵੀ ਚਲੋ ਇਹ ਹੁੰਦਾ ਕਿ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ

ਲੱਗਦਾ ਵੀ ਜਿਦਾਂ ਫੋਨਾ ਤੇ ਗੱਲ ਹਨਾ

ਇਹ ਵੀ ਬਹੁਤ ਵਧੀਆ ਵੀ ਫੋਨ ਤੇ ਵੀ ਗੱਲ ਹੋ ਜਾਂਦੀ ਆ

ਫਿਰਦੇ ਨੇ ਕਿ ਚੱਲ ਵਧੀਆ ਸਾਡੀ ਏ ਮਤਲਬ ਕਿ ਇੱਦਾਂ ਕਿ ਚਲੋ ਇੱਕ ਬੱਚਾ ਗਿਆ ਬਾਹਰ ਸਾਨੂੰ ਹੁਣ ਕੀ ਲੋੜ ਪਈ ਆ ਕੰਮ ਕਰਨ ਦੀ

ਪਰ ਉਹ ਬੱਚੇ ਦੇ ਕਰਮ ਹੁੰਦੇ ਨੇ

ਬੱਚੇ ਨੇ ਬੱਚਾ ਆਪਾਂ ਨੂੰ ਕਿੰਨਾ ਕੁ ਕਰੇਗਾ ਸਾਥ ਦਵੇਗਾ ਜਾ ਅੱਗੇ ਚਲੋ ਬੱਚੇ ਦਾ ਸਾਥ ਵੀ ਕੀ ਬਸ ਆਪਣਾ ਬੱਚਾ ਵਧੀਆ ਕਰੀ ਜਾਵੇ ਹਨਾ ਹਾਂ ਇਹ ਤਾਂ ਹੈ ਮਤਲਬ ਇਹ ਹੈ ਵੀ ਹਾਂ ਹੁਣ ਵੀ ਮਾਂ ਬਾਪ ਨੂੰ ਵੀ ਸੋਖਾ ਹੋ ਜਾਂਦਾ ਵੀ ਸਾਡਾ ਬੱਚਾ ਧੀ ਪੁੱਤ ਕਮਾਉਣ ਲੱਗ ਗਿਆ ਆਪਣੇ ਪੈਰਾਂ ਤੇ ਖੜਾ ਹੋਗੀਆ ਆਪਣਾ ਕੁਛ ਬਣਾ ਲਵੇ

ਵਧੀਆ ਹੈ ਬਾਹਰ ਜਾਣਾ ਹੁਣ ਤਾਂ ਵੇਸੇ ਠੀਕ ਹੈ ਇੱਕਥੇ ਹੈ ਵੀ ਕੁਛ ਨੀ

ਕਹਿੰਦੇ ਬਸ ਆਪਣਾ ਆਪਣਾ ਹੀ ਸੋਚੋ

ਤਕਰੀਬਨ ਸਾਰੇ ਰਿਸ਼ਤੇਦਾਰ ਤਾਂ ਬਾਹਰ ਚਲੇ ਗਏ

ਇੱਥੇ ਬੈਠੇ ਉਹ ਤੇ ਕੁਛ ਹੈ ਹੀ ਨਹੀ ਹੈਗਾ ਹਨਾ

ਵੀ ਇਹੀ ਹੁੰਦਾ ਤਾਂ ਕਰਕੇ ਦੇਖ ਦੇਖੀ ਹੁਣ ਸਾਰੇ ਹੀ ਕਹਿੰਦੇ ਕਿ ਅਸੀਂ ਬਾਹਰ ਹੀ ਜਾਣਾ ਅਸੀਂ ਇੱਥੇ ਕੰਮ ਹੀ ਨੀ ਕਰਨਾ ਹੈਗਾ

ਹਮ ਚੱਲ ਵਧੀਆ ਤੂੰ ਤਾਂ ਫ਼ੇਰ packing ਸਮਾਨ ਖਰੀਦ ਲਿਆ

ਅੱਛਾ ਠੰਡ ਹੁੰਦੀ ਹੈ ਫ਼ੇਰ ਮੋਟੇ ਕੱਪੜੇ ਸਾਰੇ ਖਰੀਦ ਲੈ ਹਾਂ ਮੋਟੇ ਕੱਪੜੇ ਖਰੀਦ ਲੇ ਬਸ ਥੋਰੇ ਬਹੁਤੇ ਰਿਹ ਗਏ ਜਿਹੜੇ ਉਹ ਦੇਖਾਂਗੇ ਹੁਣ ਜਦ ਛੁੱਟੀ ਹੋਏਗੀ ਘਰਦਿਆਂ ਨੂੰ ਫ਼ੇਰ ਜਾਵਾਂਗੇ ਅੱਛਾ ਕਿੱਥੋਂ ਕੀਤੀ shopping ਅਸੀਂ ਅਸੀਂ ਕੀਤੀ ਆ ਪਟਿਆਲੇ ਤੋਂ ਪਟਿਆਲੇ ਤੋਂ ਅੱਛਾ mall ਚੋਂ

mall ਚ ਵੀ ਗਏ ਸੀ ਅਸੀਂ city ਪਟਿਆਲੇ ਮਾਲ ਚ ਮਤਲਬ ਹੈ ਤਾਂ ਉੱਥੇ ਅਮ shirt ਇੱਕ shirt ਹੀ ਲੈਲੋ

ਕਿਸੀ ਦੀ ਪੰਦਰਾਂ ਪੰਦਰਾਂ ਹਜ਼ਾਰ ਦੀਆਂ ਪਰ ਉੱਥੇ ਬਾਹਰ ਤੇ ਇਹ ਵੀ ਨੀ ਚੱਲਣੀਆਂ

ਹਨਾ ਤੇ ਮਤਲਬ ਕਿ ਉੱਥੇ ਅਮ ਮੈਂ ਤਾ ਇਹ ਸੋਚਦੀ ਹਾਂ ਵੀ ਜਿਆਦਾ ਕੱਪੜੇ ਨਾ ਲੈਕੇ ਜਾਵੇ

ਉੱਥੀ ਖਰੀਦ ਲਵੇ ਮਤਲਬ ਥੋੜੇ ਜੇ ਕੱਪੜੇ ਤਾਂ ਲੈਕੇ ਜਾਵਾਂਗੇ ਮਤਲਬ ਵੀ ਇੱਧਰ ਤੋਂ ਖਰੀਦ ਕਿ